ਸਤਿ ਸ੍ਰੀ ਅਕਾਲ ਜੀ। ਮੇਰਾ ਨਾਮ ਜਸ਼ਨ ਤੇ ਮੈਂ ਅੱਜ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨ ਲੱਗਾਂ। ਇੱਕ ਸਮਾਂ ਸੀ ਜਦੋਂ school ਤੇ college ਵਿੱਚ ਪੜ੍ਹਦੇ ਬੱਚਿਆਂ ਦੀ ਵਰਦੀ ਬਿਲਕੁਲ ਸਧਾਰਨ ਹੁੰਦੀ ਸੀ। ਸਕੂਲ ਵੱਲੋਂ ਇੱਕ ਰੰਗ ਨਿਸ਼ਚਿਤ ਕਰ ਦਿੱਤਾ ਜਾਂਦਾ ਸੀ ਅਤੇ ਨਾਲ ਹੀ ਵਰਦੀ ਸਿਲਾਈ ਦਾ ਢੰਗ ਵੀ ਦੱਸਿਆ ਜਾਂਦਾ ਸੀ। ਅੱਜ ਵੱਖ-ਵੱਖ ਸਕੂਲਾਂ ਦੀ ਵਰਦੀ ਦਾ ਰੰਗ ਵੱਖ-ਵੱਖ ਨਿਸ਼ਚਿਤ ਹੈ। ਅਤੇ ਸਿਲਾਈ ਦਾ ਢੰਗ ਵੀ ਵੱਖਰਾ-ਵੱਖਰਾ ਹੈ। colleges ਦੀ ਤਾਂ ਗੱਲ ਹੀ ਅਲੱਗ ਹੈ। ਕੋਈ ਵਰਦੀ ਨਹੀਂ, ਵੰਨ-ਸੁਵੰਨੇ ਬਿਲਕੁਲ ਨਵੇਂ design, models ਤੇ ਫ਼ਿਲਮਾਂ ਤੋਂ ਪ੍ਰੇਰਿਤ ਕੱਪੜੇ ਵੇਖਣ ਨੂੰ ਮਿਲਦੇ ਹਨ। ਨਵੀਂ ਪੀੜ੍ਹੀ ਦੀ ਪ੍ਰਤੀਨਿਧਤਾ ਕਰਨ ਵਾਲੇ ਇਹ ਵਿਦਿਆਰਥੀ, ਮਾਂ-ਬਾਪ ਨੂੰ ਪੁਰਾਣੀ ਪੀੜ੍ਹੀ ਦੇ ਕਹਿ ਕੇ ਸਮੇਂ ਨਾਲ ਚੱਲਣ ਦੀ ਸਿੱਖਿਆ ਦਿੰਦੇ ਹਨ। ਉਹ ਤਾਂ ਧਿਆਨ ਪੜ੍ਹਾਈ ਵੱਲ ਘੱਟ ਤੇ fashion ਵੱਲ ਜ਼ਿਆਦਾ ਹੈ। ਉਹ ਵੱਡਿਆਂ ਨੂੰ ਇਹ ਕਹਿ ਕੇ ਵੀ ਚੁੱਪ ਕਰਾ ਦਿੰਦੇ ਹਨ ਕਿ ਉਹ ਉਨ੍ਹਾਂ ਨਾਲੋਂ ਵੱਧ

ਬਣਨ ਦੀ ਇਹ ਇੱਛਾ, ਉੱਪਰ ਹਾਵੀ ਹੁੰਦੀ ਹਨ। ਇਸ ਕਾਰਨ ਫ਼ਿਲਮਾਂ, cable TV ਵਿਦੇਸ਼ੀ ਪ੍ਰੋਗਰਾਮ, ਉਸ ਉੱਪਰ ਜਲਦੀ ਅਸਰ ਪਾਉਂਦੇ ਹਨ।

ਬਾਹਵਾਂ-ਰਹਿਤ t-shirt ਨਵੇਂ-ਨਵੇਂ design ਦੀ jeans, half pant ਆਦਿ ਉਨ੍ਹਾਂ ਦੀ ਜ਼ਰੂਰਤ ਬਣ ਚੁੱਕੀਆਂ ਹਨ। ਪੜ੍ਹਾਈ ਵਿੱਚ ਵੀ fashion ਪ੍ਰਚਲਿਤ ਹੋ ਗਿਆ ਹੈ। ਵਿਦਿਆਰਥੀ ਦੀ ਖੁਰਾਕ ਵਿੱਚ ਵੀ ਬਹੁਤ ਤਬਦੀਲੀਆਂ ਆ ਗਈਆਂ ਹਨ। ਉਹ school ਜਾਂ college ਵਿੱਚ ਘਰ ਦੀ ਰੋਟੀ ਲੈ ਜਾਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ। ਉਹ canteen ਵਿੱਚ cold drink ਪੀਣ, junk food ਖਾਣਾ ਵਧੇਰੇ ਪਸੰਦ ਕਰਦੇ ਹਨ। college ਵਿੱਚ ਆਪਣੀਆਂ ਜਮਾਤਾਂ ਵਿੱਚ ਬੈਠਣ ਦੀ ਬਜਾਏ canteens ਵਿੱਚ ਘੰਟਿਆਂ

fail ਹੋਣ ਅਤੇ ਘੱਟ ਅੰਕ ਹਾਸਲ ਕਰਨ ਵਾਲੀਆਂ ਗਿਣਤੀਆਂ ਵਧ ਰਹੀਆਂ ਹਨ। ਦੀ ਸ਼ਾਂਤੀ ਘਟ ਰਹੀ ਹੈ। ਸਿਆਣਪ ਘਟ ਰਹੀ ਹੈ। ਧੋਖਾ , ਚਾਪਲੂਸੀ, ਨਕਲ ਕਰਨ ਦਾ ਬੋਲਬਾਲਾ ਹੈ। ਦੇਖ ਕੇ fashion ਨੇ ਵਿਦਿਆਰਥੀਆ ਦੀ ਸਿਹਤ ਖਰਾਬ ਕਰ ਦਿੱਤੀ ਹੈ। ਚਿਹਰਿਆਂ ਦੀ ਰੌਣਕ ਖ਼ਤਮ ਹੋ ਚੁੱਕੀ ਹੈ। ਸੁੰਦਰ ਬਣੇ ਰਹਿਣ ਅਹ ਇੱਛਾ ਕਾਰਨ beauty parlour ਵਿੱਚ ਵਿਦਿਆਰਥੀ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਨਾਲ ਬੇਰੁਜ਼ਗਾਰੀ ਵਧ ਰਹੀ ਹੈ। ਨੌਕਰੀਆਂ ਘੱਟ ਤੇ ਪੜ੍ਹੇ-ਲਿਖੇ ਨੌਜਵਾਨਾਂ ਦੀ ਗਿਣਤੀ ਵਧ ਰਹੀ ਹੈ। ਜਿਸ ਕਾਰਨ ਹੁਣ fashion ਨਾਲ ਨਹੀਂ, ਆਪਣੀ ਯੋਗਤਾ ਨਾਲ ਵਿਦਿਆਰਥੀ, ਨੌਕਰੀ ਪ੍ਰਾਪਤ ਕਰ ਸਕਦੇ ਹਨ। ਵਿਦਿਆਰਥੀ ਆਪਣੀ ਯੋਗਤਾ ਕਰਕੇ ਹੀ ਆਪਣੀ ਜ਼ਿੰਦਗੀ ਨੂੰ ਸੁਖਾਵਾਂ ਤੇ ਭਵਿੱਖ ਨੂੰ ਉਜਵਲ ਬਣਾ ਸਕਦੇ ਹਨ। ਇਸ ਲਈ ਵਿਦਿਆਰਥੀ ਨੂੰ ਵਧੇਰੇ ਸੁਚੇਤ ਅਤੇ ਵਿੱਚ ਰਹਿਣਾ ਪਵੇਗਾ। ਅਧਿਆਪਕਾਂ ਅਤੇ ਮਾਂ-ਬਾਪ ਨੂੰ ਅਧਿਆਪਕਾਂ ਅਤੇ ਮਾਂ-ਬਾਪ ਨੂੰ ਆਪਣਾ ਫ਼ਰਜ਼ ਪਛਾਣਦੇ ਹੋਏ, ਉਨ੍ਹਾਂ ਦਾ ਮਾਰਗ-ਦਰਸ਼ਨ ਕਰਨਾ ਪਵੇਗਾ, ਕਿਉਂ ਕਿ ਬੱਚੇ ਹੁੰਦੇ ਹਨ। ਉਹ ਚੰਗੇ ਤੇ ਬੁਰੇ ਵਿੱਚ ਫ਼ਰਕ ਕਰਨਾ ਹਾਲੇ ਨਹੀਂ ਜਾਣਦੇ। ਉਹ ਜੀਵਨ ਦੀਆਂ ਬਾਰੀਕੀਆਂ ਨੂੰ ਸਮਝ ਨਹੀਂ ਸਕਦੇ। ਜੀਵਨ ਤੇ ਖੇਡਾਂ ਦਾ ਆਪਸੀ ਸਬੰਧ ਅਟੁੱਟ ਅਤੇ ਹੈ। ਖੇਡਾਂ ਨਾਲ ਮਾਨਸਿਕ ਤੇ ਸਰੀਰਕ ਸੰਤੁਲਨ ਕਾਇਮ ਰੱਖਿਆ ਜਾ ਸਕਦਾ ਹੈ। ਵਿਦਿਆ ਦੇ ਅਹ ਵਿਦਿਆ ਅਹ ਦਾ ਮੁੱਖ ਉਦੇਸ਼ ਵੀ ਮਨੁੱਖੀ ਜੀਵਨ ਦਾ ਸਰਬਪੱਖੀ ਵਿਕਾਸ ਕਰਨਾ ਹੈ। ਇਹੋ ਹੀ ਕਾਰਨ ਹੈ ਕਿ school ਤੇ college ਵਿੱਚ ਵਿੱਦਿਆ ਦੇ ਨਾਲ ਨਾਲ ਖੇਡਾਂ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਹੁਣ ਤਾਂ school ਪੜ੍ਹਾਈ ਆਰੰਭ ਕਰਨ ਤੋਂ ਪਹਿਲਾਂ ਛੋਟੇ ਬੱਚਿਆਂ ਲਈ ਖੇਡ school ਖੋਲ੍ਹ ਚੁੱਕੇ ਹਨ।

ਬੱਚੇ ਇਸਨੂੰ ਦੇਖ ਕਰ ਖੇਡਾਂ ਦੇ ਨਾਲ ਨਾਲ ਇਹ ਗੱਲਾਂ ਵੀ ਸਿੱਖ ਰਹੇ ਹਨ। schools ਵਿੱਚ ਵੀ ਬੱਚਿਆਂ ਦੇ ਖੇਡਣ ਲਈ ਇੱਕ ਨਿਸ਼ਚਿਤ period ਹੁੰਦਾ ਹੈ। ਇਸ ਪਿੱਛੇ ਧਾਰਨਾ ਇਹੋ ਹੀ ਹੈ ਕਿ ਬੱਚਿਆਂ ਦੇ ਸਰੀਰੀ ਨੂੰ ਅਰੋਗ ਅਤੇ ਤਾਕਤਵਰ ਬਣਾਇਆ ਜਾ ਸਕੇ। ਇੱਕ ਸਮਾਂ ਸੀ ਜਦੋਂ ਖੇਡਾਂ ਸਿਰਫ਼ ਸਾਡੇ ਮਨ ਪਰਚਾਵੇ ਦਾ ਸਾਧਨ ਹਨ, ਉਸ ਸਮੇ ਪੜ੍ਹਾਈ ਵੱਲ ਵਧੇਰਾ ਧਿਆਨ ਨਹੀਂ ਦਿੱਤਾ ਜਾਂਦਾ ਸੀ। ਬੱਚਿਆਂ ਦੀ ਵੀ ਪੜ੍ਹਾਈ ਨਾਲੋਂ ਖੇਡਾਂ ਵਿੱਚ ਰੁਚੀ ਵਧੇਰੇ ਹੁੰਦੀ ਸੀ। ਖੇਡਾਂ ਸਰੀਰਕ ਪੱਖੋਂ ਅਰੋਗ ਬਣਾਉਣ ਦੇ ਨਾਲ-ਨਾਲ ਮਨੁੱਖ ਦੇ ਚੰਗੇ ਆਚਰਨ ਵਿੱਚ ਵੀ ਸਹਾਇਕ ਹੁੰਦਾ ਹਨ। ਨਸੀਹਤ ਤੌਰ 'ਤੇ ਖੇਡਣ ਨਾਲ ਸਾਡੇ ਅੰਦਰ ਵਫ਼ਾਦਾਰੀ, ਦੇਸ਼-ਪਿਆਰ, ਵਫ਼ਾਦਾਰੀ, ਦੇਸ਼-ਪਿਆਰ

ਬੱਚੇ ਸਦਭਾਵਨਾ ਅਤੇ ਹਮਦਰਦੀ ਭਰਿਆ ਦੀ ਜਾਚ ਸਿੱਖਦੇ ਹਨ। ਅਨੁਸ਼ਾਸਨ ਦੀ ਭਾਵਨਾ ਵੀ ਖੇਡਾਂ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਨਿਯਮ ਵਿੱਚ ਰਹਿਣ ਹਾਰ-ਜਿੱਤ ਨੂੰ ਖੁਸ਼ੀ-ਖੁਸ਼ੀ ਮੰਨ ਲੈਣਾ, ਅਨੁਸ਼ਾਸਨ ਵਿੱਚ ਰਹਿ ਕੇ ਵੀ ਸਿੱਖਿਆ ਜਾ ਸਕਦਾ ਹੈ। ਸਹਿਣਸ਼ੀਅ ਅਹ ਸਹਿਣਸ਼ੀਲਤਾ ਦਾ ਗੁਣ ਮਨੁੱਖ ਨੂੰ ਆਸ਼ਾਵਾਦੀ ਬਣਾਉਂਦਾ ਹੈ। ਖੇਡਾਂ ਰਾਹੀਂ ਸਦਾਚਾਰ ਗੁਣ ਵੀ ਪੈਦਾ ਹੁੰਦੇ ਹਨ। ਖੇਡਦੇ ਸਮੇਂ ਹਰ ਕੌਮ, ਜਾਤੀ ਤੇ ਧਰਮ ਦੇ ਬੱਚਿਆਂ ਨਾਲ ਆਪਸੀ ਪਿਆਰ, ਹਮਦਰਦੀ ਤੇ ਮਿਲਵਰਤਣ ਮਨੁੱਖ ਅੰਦਰੋਂ ਊਚ-ਨੀਚ ਦੀ ਭਾਵਨਾ ਨੂੰ ਖਤਮ ਕਰ ਦਿੰਦਾ ਹੈ। ਉਸ ਸਮੇਂ ਕੋਈ ਵੀ ਹਿੰਦੂ, ਸਿੱਖ, ਮੁਸਲਮਾਨ, ਈਸਾਈ ਨਹੀਂ ਹੁੰਦਾ। ਸਾਡੇ ਖਿਡਾਰੀ ਹੁੰਦੇ ਹਨ। ਇਹੋ ਧਾਰਨਾ ਕੌਮੀ ਏਕਤਾ ਦਾ ਆਧਾਰ ਬਣਦੀ ਹੈ। ਖੇਡਾਂ ਮਨੁੱਖ ਨੂੰ ਆਪਣੇ ਦੇਸ਼ ਦਾ ਇੱਕ ਚੰਗਾ ਤੇ ਇਮਾਨਦਾਰ ਨਾਗਰਿਕ ਵੀ ਬਣਾਉਂਦੇ ਹਨ। ਖੇਡਾਂ ਦੀ

ਪੱਧਰ ਉੱਤੇ ਖੇਡਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਦੇਸ਼ ਦਾ ਬਹੁਤਾ ਧਨ, ਖੇਡ ਰਿਵਾਜ਼ ਉੱਤੇ ਖਰਚ ਕੀਤਾ ਜਾ ਰਿਹਾ ਹੈ। schools ਅਤੇ colleges ਵਿੱਚ ਖਿਡਾਰੀਆਂ ਨੂੰ ਖਾਸ ਰੁਤਬਾ ਹਾਸਲ ਹੈ। ਖਿਡਾਰੀਆਂ ਨੂੰ schools, colleges, ਤੇ ਦਾਖਲਿਆਂ ਵਿੱਚ ਖਾਸ ਦਰਜਾ ਦਿੱਤਾ ਗਿਆ ਹੈ। ਮੈਂ ਇਸ ਵਰ੍ਹੇ ਦੀ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ। ਇਸ ਤੋਂ ਪਹਿਲਾਂ ਮੈਂ ਕਦੇ ਸੋਚਿਆ ਹੀ ਨਹੀਂ ਸੀ ਕਿ ਮੈਂ ਗਿਆਰ੍ਹਵੀਂ ਜਮਾਤ ਵਿੱਚ ਕਿਹੜਾ ਵਿਸ਼ਾ ਪੜ੍ਹਾਂਗੇ। ਮੈਂ ਆਪਣੇ ਸ਼ੁਰੂ ਕੀਤੀ। ਇਹ ਪਹਿਲਾ ਮੌਕਾ ਸੀ ਜਦੋਂ ਮੈਂ ਆਪਣੇ-ਆਪ ਨੂੰ ਸਮਾਂ ਦਿੱਤਾ। ਇਸ ਸਮੇਂ ਨੇ ਮੇਰੀ ਸੋਚ ਹੀ ਬਦਲ ਦਿੱਤੀ। ਮੇਰੇ ਅੰਦਰ ਸੁਪਨਿਆਂ ਦੇ ਜਨਮ ਲਿਆ। ਕੁਝ ਕਰਨ ਦੀ ਚਾਹਤ ਪੈਦਾ ਹੋਈ। ਪਰ ਇਨ੍ਹਾਂ ਸਾਰਿਆਂ ਦਾ ਸਬੰਧ ਮੇਰੇ ਮੁੱਖ ਉਦੇਸ਼ ਨਾਲ, ਮੇਰੇ ਮੁੱਖ ਉਦੇਸ਼ ਹੈ। College ਵਿੱਚ ਪੰਜਾਬੀ ਭਾਸ਼ਾ ਦੀ ਪੜ੍ਹਨ ਦੀ ਮੰਗੀ। ਮੈਂ ਪੱਕਾ ਇਰਾਦਾ ਬਣਾ ਲਿਆ ਹੈ ਕਿ ਮੈਂ ਆਪਣਾ ਇਹ ਉਦੇਸ਼ ਜ਼ਰੂਰ ਪੂਰਾ ਕਰਾਂਗਾ। ਉਸ ਲਈ ਮੈਂ ਰਸਤੇ ਵਿੱਚ ਆਉਣ ਵਾਲੀ ਹਰ ਰੁਕਾਵਟ ਨੂੰ ਬੜੀ ਸਹਿਣਸ਼ੀਲਤਾ ਨਾਲ ਪਾਰ ਕਰਾਂਗਾ। ਮੈਂ college ਦਾ lecturer ਬਣਨ ਦਾ ਫੈਸਲਾ

ਨੇਕ ਕਮਾਈ ਮਨੁੱਖ ਦੇ ਜੀਵਨ ਨੂੰ ਨੇਕ ਰਾਹ 'ਤੇ ਚਲਾਉਂਦੀ ਹੈ। ਦੂਜਾ , ਸਮੱਸਿਆ ਤੇ ਉਦੇਸ਼ ਹੁੰਦਾ ਹੈ। ਇਹ ਆਪਣੇ ਵਿੱਦਿਆ ਵਿਚਾਰਾਂ ਨਾਲ ਸਮਾਜ ਨਿਰਮਾਣ ਵਿੱਚ ਵਧੇਰੇ ਹਿੱਸਾ ਪਾਉਂਦੇ ਹਨ। ਅਧਾਰੀਕ ਵਿਦਿਆਰਥੀਆਂ ਦਾ ਚਰਿੱਤਰ ਨਿਰਮਾਣ ਕਰਦੇ ਹਨ। ਅਧਿਆਪਕ ਵਿਦਿਆਰਥੀਆਂ ਲਈ ਆਦਰਸ਼ ਹੁੰਦੇ ਹਨ। schools ਪਾਸ ਕਰਨ ਤੋਂ ਬਾਅਦ ਵਿਦਿਆਰਥੀ college ਵਿੱਚ ਪਹੁੰਚ ਕੇ ਆਪਣੇ ਆਪ ਨੂੰ ਅਲੱਗ ਅਲੱਗ ਮਹਿਸੂਸ ਕਰਦੇ ਹਨ। ਉਸ ਸਮੇਂ ਉਨ੍ਹਾਂ ਨੂੰ ਸਹੀ ਰਾਹ ਦਿਖਾਉਣ ਦੀ ਜ਼ਰੂਰਤ ਹੁੰਦੀ ਹੈ। ਸਤਿ ਸ੍ਰੀ ਅਕਾਲ ਜੀ। ਸਤ ਸ੍ਰੀ ਅਕਾਲਸਤ ਸ੍ਰੀ ਅਕਾਲ ਹਾਂਜੀ ਸਤ ਸ਼੍ਰੀ ਆਕਾਲ ਜੀ ਸਤ ਸ਼੍ਰੀ ਆਕਾਲ ਜੀ ਹੋਰ ਕੀ ਹਾਲ ਚਾਲ ਜੀ ਤੁਹਾਡਾ ਵੱਧੀਆ ਜੀ ਵੱਧੀਆ ਤੁਸੀ ਦਸੋਂ ਜੀ ਹਾਂਜੀ ਜੀ ਹੋਰ ਜੀ ਘਰ ਪਰੀਵਾਰ ਕਿੰਦਾ ਸਾਰੇ ਸੱਭ ਹਾਂਜੀ ਜੀ ਹੋਰ ਜੀ ਕੀ ਕਰਦੇ ਪਏ ਉ ਤੁਸੀ ਬੱਸ ਵਹਿਲੇ ਬੈਠੇ ਸੀ ਤੁਸੀ ਦਸੋਂ ਹਾਜੀ ਜੀ ਮੈਂ ਵੀ ਜਰੂਰ ਜੀ ਜਰੂਰ ਜੀ ਅਸਟਰੇਲੀਆ ਅਸਟਰੇਲੀਆ ਅੰਗਰੇਜੀ ਅਸਟਰੇਲੀਆ ਅਸਟਰੇਲੀਆ ਦੀ ਰਾਜਧਾਨੀ ਕੈਨਬਰਾ ਹੈ ਇਹ ਦੱਖਣੀ ਅਰਧਗੋਲੇ ਵਿੱਚ ਹੈ ﻿ਆਸਟ੍ਰੇਲੀਆ ਜ਼ਮੀਨ ਦੇ ਹੇਠਲੇ ਅੰਗ ਦਾ ਦੇਸ਼ ਹ ਇਸ ਵਿੱਚ ਆਸਟ੍ਰੇਲੀਆ ਤਸਮਾਨੀਆ ਅਤੇ ਹੋਰ ਕਈ ਟਾਪੂ ਹਨ ਰਕਬੇ ਦੇ ਹਿਸਾਬ ਨਾਲ ਰਕਬੇ ਦੇ ਹਿਸਾਬ ਨਾਲ ਇਹ ਦੁਨੀਆ ਦਾ ਛੇਵਾਂ ਵੱਡਾ ਦੇਸ਼ ਹੈ ਪਾਪੂਆ ਨਿਯੋਗਨੀ, ਚੜ੍ਹਦਾ ਤੈਮੂਰ ਤੇ ਇੰਡੋਨੇਸ਼ੀਆ ਇਸਦੇ ਉੱਤਰ ਵਿੱਚ ਹਨ ਨਿਊ ਕੀਲੀਡੋਨਿਆ ਇਸਦੇ ਚੜ੍ਹਦੇ ਵੱਲ ਤੇ ਨਿਊਜ਼ੀਲੈਂਡ ਇਸਦੇ ਚੜ੍ਹਦੇ ਦੱਖਣ ਵੱਲ ਹੈ ਇੱਥੇ ਅੰਗਰੇਜ਼ੀ ਭਾਸ਼ਾ ਬੋਲੀ ਜਾਂਦੀ ਹੈ ਇੱਥੋਂ ਦੀ ਜਨਸੰਖਿਆ ਟੂ ਟੂ ਨਾਇਨ two two nine three zerotwo five three ਹੈ ਜ਼ਿਆਦਾਤਰ ਲੋਕ ਬਰਤਾਨੀਆ ਤੋਂ ਆਏ ਹਨ ਬਰਤਾਨੀਆ ਦੀ ਮਲਿਕਾ, ਮਲਿਕਾ ਅਲਿਜ਼ਾਬੇਥ ਦੌ ਇਸ ਦੇਸ਼ ਦੀ ਵੀ ਆਗੂ ਹੈ ਹਾਂਜੀ ਜੀ ਦਸੋਂ ਆਸਟ੍ਰੇਲੀਆ ਵਿੱਚ ਯੂਰਪੀ ਲੋਕਾਂ ਦੇ ਅਠਾਰਵੀਂ ਸਦੀ ਵਿੱਚ ਆਉਣ ਤੋਂ ਪਹਿਲੇ ਚਾਲੀ ਹਜ਼ਾਰ ਵਰ੍ਹੇ ਤੱਕ ਉਥੇ ਪੁਰਾਣੇ ਲੋਕ ਰਹਿ ਰਹੇ ਸਨ ਜਿਹਨਾਂ ਦੀਆਂ ਬੋਲੀਆਂ ਦੀਆਂ ਨੇੜੇ ਢਾਈ ਸੌ ਵੰਡਾਂ ਬਣਦੀਆਂ ਸਨ ਇਹੋਂ ਪਹਿਲੀ ਵਾਰੀ ਸੋਲਹਾ ਸੌ ਛੇ ਵਿਚ ਡੱਚਾਂ ਨੇ ਲਿਬੀਆ ਤੇ ਸਤਾਰਹਾ ਸੌ ਸੱਤਰ ਵਿੱਚ ਇਸ ਤੇ ਬਰਤਾਨੀਆ ਨੇ ਅਪਣਾ ਦਾਅਵਾ ਕੀਤਾ ਛੱਬੀ ਜਨਵਰੀ ਤੋਂ ਇੱਥੇ ਬਰਤਾਨੀਆ ਤੋਂ ਲੋਕਾਂ ਨੂੰ ਲਿਆ ਕੇ ਵਸਾਇਆ ਗਿਆ। ਨਵਾਂ ਥਲਵਾਂ ਵੇਲਜ਼ ਵਸਣ ਲਈ ਪਹਿਲੀ ਥਾਂ ਚੁਣੀ ਗਈ ਹੌਲੀ-ਹੌਲੀ ਲੋਕ ਆ ਕੇ ਇੱਥੇ ਤੇ ਹੋਰ ਥਾਂਵਾਂ ਤੇ ਵਸਦੇ ਗਏ। ਇੱਕ ਜਨਵਰੀ ਉਨੀ ਸੌ ਇਕ ਨੂੰ ਛੇ ਥਾਂਵਾਂ ਦਾ ਪ੍ਰਬੰਧ ਕੀਤਾ ਗਿਆ ਲੋਕ ਗਿਣਤੀ ਦਾ ਚੋਖਾ ਅੰਗ ਚੜ੍ਹਦੇ ਪਾਸੇ ਵੱਲ ਰਹਿੰਦਾ ਹੈ ਅਤੇ ਸ਼ਹਿਰਾਂ ਵੱਲ ਲੋਕ ਜਿਆਦਾ ਹਨ ਆਮਦਨੀ ਨਾਪ ਨਾਲ ਇਹ ਦੁਨੀਆ 'ਚ ਪੰਜਵੇਂ ਨੰਬਰ 'ਤੇ ਹੈ ਇਸਦੀ ਅਰਥ-ਵਿਵਸਥਾ ਦੁਨੀਆ ਵਿੱਚ ਤੇਹਰਵੇ ਨੰਬਰ ਤੇ ਆਉਂਦੀ ਹੈ ਇੰਜ ਇਹ ਦੁਨੀਆ ਦੇ ਅਮੀਰ ਦੇਸ਼ਾਂ ਵਿੱਚ ਆਉਂਦਾ ਹੈ। ਨਾਮ ਹਾ ਜੀ ਸ਼ਬਦ ਆਸਟ੍ਰੇਲੀਆ ਲਾਤੀਨੀ ਬੋਲੀ ਦੇ ਸ਼ਬਦ ਆ ਸਟਰਾਲਸ' ਤੋਂ ਬਣਿਆ ਹੈ ਜਿਸਦਾ ਮਤਲਬ ਹੈ ਥਲਵਾਂ ਆਸਟ੍ਰੇਲੀਆ ਦੇ ਵਾਸੀ ਨੂੰ ਆਸੀ ਕਹਿੰਦੇ ਹਨ ਅਣਜਾਣ ਦੱਖਣੀ ਦੇਸ਼ ਦੀ ਸੋਚ ਸੀ ਤੇ ਬਿਣਾ ਸਬੂਤ ਤੋਂ ਹੀ ਵਸ਼ਕਾਰਲੇ ਵੇਲੇ ਦੀਆਂ ਜੁਗ਼ਰਾਫ਼ੀਆ ਕਿਤਾਬਾਂ ਵਿੱਚ ਇਹ ਸੀ ਯੂਰਪੀ ਖੋਜੀਆਂ ਦੀ ਖੋਜਣ ਤੋ ਇਹਨੂੰ ਪੁਰਾਣੇ ਸੱਦਿਆ ਗਿਆ ਪਹਿਲੀ ਵਾਰੀ ਸ਼ਬਦ ਆਸਟ੍ਰੇਲੀਆ ਅੰਗਰੇਜ਼ੀ ਵਿੱਚ ਸੋਲਹਾ ਸੌ ਪੱਚੀ ਵਿੱਚ ਵਰਤਿਆ ਗਿਆ ਮੀਟਥੀਵ

ਤੋਂ ਇਸ ਨਾਂ ਨੂੰ ਆਮ ਕੀਤਾ ਜ਼ੋਜ਼ਫ਼ ਬੈਂਕਸ ਦੇ ਕਹਿਣ ਤੇਵਿੱਚ ਆਪਣੀ ਕਿਤਾਬ ਦਾ ਨਾਂ

ਆਸਟ੍ਰੇਲੀਆ ਨਾਂ ਰੱਖਣ ਬਾਰੇ ਕਿਹਾ

ਤੋਂ ਵਿੱਚ ਛਪਿਆ ਤਰੀਖ਼ ਇਨਸਾਨ

ਏਸ਼ੀਆ ਵੱਲ

ਇੱਥੇ ਵਸਣ ਆਏ ਤਾ ਉਸ ਵੇਲੇ ਦੇ ਪੁਰਾਣੇ ਦੇਸ਼ੀ ਲੋਕ ਸ਼ਿਕਾਰੀ ਤੇ ਜੁੜੀ ਬੂਟਿਆਂ ਖਾਣ ਵਾਲੇ ਤੇ ਮੂੰਹ ਜ਼ਬਾਨੀ ਚੱਲਣ ਵਾਲੀ ਰਹਿਤਲ ਤੇ ਜ਼ਮੀਨ ਦੀ ਇੱਜ਼ਤ ਦੀ ਨਿਊ ਤੇ ਬਣੀਆਂ ਰੂਹਾਨੀ ਸੋਚ ਤੇ ਚੱਲਣ ਵਾਲੇ ਸਨ ਕਦੇ ਕਦੇ ਸ਼ਿਕਾਰ ਲਈ ਚਰਹਦੇ ਦੱਖਣੀ ਏਸ਼ੀਆ ਦੇ ਆ ਨਵਾ ਲੈ ਮਛੇਰਿਆਂ ਦੇ ਪਿੱਛੇ ਯੂਰਪੀ ਖੋਜੀ ਵੀ ਇੱਥੇ ਅੱਪੜੇ ਵਲੀਅਮ ਜਾਨਜ਼ਉਣ ਇੱਕ ਡਚ ਸਮੁੰਦਰੀ ਜਹਾਜ਼ ਚਲਾ ਚਲਾ ਨਵਾਲਾ ਕਿਆ ਜਾਂਦਾ ਏ ਉਹਨੇ

ਵਾਰੀ ਆਸਟ੍ਰੇਲੀਆ ਨੂੰ ਸੋਲਹਾ ਸੌ ਛੇ ਦੇ ਵਿੱਚ ਏਦੇ ਉੱਪਰਲੇ ਕੰਡੇ ਤੇ ਕੈਪ ਯਾਰਕ ਜਜ਼ੀਰੀਵਰਗਾ ਨੂੰ ਵੇਖਿਆ ਤੇ ਛੱਬੀ ਫ਼ਰਵਰੀ ਨੂੰ ਉਥੇ ਈ ਪਨਫ਼ਾਦਰ ਦਰਿਆ ਕੋਲ਼ ਏਦੀ ਜ਼ਮੀਨ ਤੇ ਉਤਰਿਆ ਆਸਟ੍ਰੇਲੀਆ ਦੇ ਨਕਸ਼ੇ ਬਨਿਏ ਪਰ ਉਥੇ ਵਸੇ ਨਾਂ ਵਲੀਅਮ ਡੀਮਪੀਇਰ ਇੱਕ ਅੰਗਰੇਜ਼ ਖੋਜੀ ਨੇਤੇ ਫ਼ਿਰ

ਛੰਬੀ ਜਨਵਰੀਨੂੰ seventeen eighty eight ਆਰਥਰ ਫ਼ਿਲਿਪ ਪੋਰਟ ਜੈਕਸਨ ਤੇ ਜੀਨੂੰ ਹੁਣ ਕਿੰਦੇ ਨੇ ਤੇ ਇਹ ਆਇਆ ਇਹ ਤਰੀਖ਼ ਹੁਣ ਆਸਟ੍ਰੇਲੀਆ ਦਾ ਕੌਮੀ ਦਿਹਾੜਾ ਯਾ ਆਸਟ੍ਰੇਲੀਆ ਦਿਹਾੜਾ ਅਖਵਾਂਦਾ ਹੈ ਅਠਾਰਾ ਸੌ ਤਿੰਨ ਵਿੱਚ ਤਸਮਾਨੀਆ ਨੂੰ ਵਸਾਇਆ ਗਿਆ ਬਰਤਾਨੀਆ ਨੇ ਲੈਂਦੇ ਆਸਟ੍ਰੇਲੀਆ ਤੇ ਨੂੰ ਕੈਲ੍ਮ ਕੀਤਾ

Hello ਹਾਂਜੀ ਮੰਨੂ ਕੀ ਹਾਲ ਹੈ? ਉਹ ਵਧੀਆ ਵਧੀਆ ਹੋਰ ਘਰਦੇ ਸਭ ਠੀਕ ਠਾਕ ਨੇ? ਵਧੀਆ ਵਧੀਆ ਯਾਰ ਹੋਰ ਕੀ ਕਰ ਰਹੀ ਆਂ, ਹਾਂ ਨਾ ਯਾਰ ਏਦਾਂ ਦੀ ਕੋਈ ਗੱਲ ਨੀ ਹੈਗੀ ਤੈਨੂੰ ਪਤਾ ਮੈਂ ਵੀ ਜਦੋਂ ਤੈਨੂੰ ਪਤਾ ਮੇਰੇ ਕੋਲ ਮੈਨੂੰ ਜਦੋਂ time ਲੱਗਦਾ ਨਾ ਮੈਂ ਤੈਨੂੰ ਕਰ ਦਿੰਦੀ ਹੁੰਦੀ ਹਾਂ ਹਮ ਤੂੰ ਨੀ ਸਗੋਂ ਮੈਨੂੰ ਕਰਦੀ ਹੈਗੀ। ਹਮ ਤੈਨੂੰ ਕਿੰਨਾ time ਹੋ ਗਿਆ call ਕੀਤੇ ਹੋਏ ਯਾਰ ਮੈਨੂੰ।

ਅੱਛਾ ਅੱਛਾ ਕਦੋਂ ਆਂ ਮਾਨਸੀ ਫਿਰ? ਹਮ ਕੀ ਪਾਉਣਾ ਫਿਰ।

ਹਾਂ ਯਾਰ ਇੱਕ ਤੇ ਤੇਰੇ ਵਾਲ ਭਾਰੇ ਇੰਨੇ ਹੈ ਠੀਕ ਹੈ ਮੈਨੂੰ ਤੇ ਖੁੱਦ ਮਤਲਬ ਕਿ ਏਦਾਂ ਲੱਗਦਾ ਕਿ ਤੂੰ ਕਿੱਦਾਂ ਦੇਖਭਾਲ ਕਰਦੀ ਹੈ ਯਾਰ। ਹਾਂ ਯਾਰ ਇਹ ਤੇ ਗੱਲ ਹੈਗੀ ਹੈ ਤੇ ਮੇਰੇ ਵੇਖ ਵੱਧਦੇ ਨੀ ਹੈਗੇ ਮੈਨੂੰ ਤੇ ਮੈਨੂੰ ਤੇ ਨਾ ਹੁੰਦਾ ਕਿ ਮੇਰੇ ਵੀ ਤੇਰੇ ਜਿੰਨੇ ਵਾਲ ਹੋਣੇ ਚਾਹੀਦੇ ਹੈ।

ਹਾਂ ਇਹ ਤੇ ਗੱਲ ਹੈ ਯਾਰ machines ਦਾ ਹੁਣ ਤੈਨੂੰ ਪਤਾ ਜਦੋਂ ਆਪਾਂ machine ਦੀ ਵਰਤੋਂ ਕਰਨ ਲੱਗ ਪੈਂਦੇ ਹਾਂ ਉਹ ਤੇ ਕੀ ਕਹਿੰਦੇ ਆ ਵਾਲਾਂ ਤੇ, ਤੇ ਫਿਰ ਨਾ ਵਾਲ damage ਹੋ ਜਾਂਦੇ ਆ

ਹੈਂ curl ਤੇ ਪਵਾ ਤਾਂ ਲੈਂਦੇ ਸੀਗੇ ਤੇ ਬਾਅਦ 'ਚ ਦੇਖੀ ਉਹਨਾਂ ਦੇ ਵਾਲ ਏਦਾਂ ਹੋ ਜਾਦੇ ਸੀਗੇ ਜਿੱਦਾਂ ਮੁੱਛਾਂ ਹੋਈਆਂ ਹੁੰਦੀਆਂ ਮਤਲਬ ਵੀ ਹੋਰ ਹੀ ਤਰ੍ਹਾਂ ਦੀਆਂ ਕਿੰਨੇ ਕਿੰਨੇ ਸਾਰੇ ਦੋ ਮੂੰਹੇ ਵਾਲ ਹੋ ਜਾਂਦੇ ਆ ਹਨਾ। ਫਿਰ ਵਾਲ ਕਿੰਨੇ ਖ਼ਰਾਬ ਹੋ ਜਾਂਦੇ ਤੈਨੂੰ rebonding ਵਗ਼ੈਰਾ ਜਿਹੜੇ ਲੋਕਾਂ ਨੇ ਕਰਵਾਈ ਹੁੰਦੀ ਆ ਨਾ ਜਿੰਨੇ ਤੀਕਰ ਤੇ ਤੈਨੂੰ ਪਤਾ ਉਹਨਾਂ ਨੇ ਮਤਲਬ ਕਿ rebonding ਕਰਵਾਈ ਹੋਈ ਆ ਹਨਾ ਜਿੰਨੀ ਦੇਰ ਉਹ care ਕਰਦੇ ਰਹਿਣਗੇ ਮਹਿੰਗੇ ਮਹਿੰਗੇ ਸੈਂਪੂ ਲਗਾਉਂਦੇ ਰਹਿਣਗੇ ਹਨਾ ਫਿਰ ਉਹ ਜਿਹੜਾ oil ਵਗ਼ੈਰਾ ਉਹਨਾਂ ਨੇ ਦਿੱਤਾ ਹੁੰਦਾ ਜਿੰਨੀ ਦੇਰ ਲਗਾਉਂਦੇ ਰਹਿਣਗੇ ਓਨੇ ਚਿਰ ਵਾਲ set ਤੇ ਬਾਅਦ 'ਚ ਦੇਖੀ ਮਾਨਸੀ ਜਿਹੜਾ ਉਹਨਾਂ ਦਾ ਵਾਲਾਂ ਦਾ ਬੁਰਾ ਹਾਲ ਹੋਇਆ ਹੁੰਦਾ ਹੈ, ਫਿਰ ਉਹਨਾਂ ਨੂੰ ਹਾਰ ਕੇ cutting ਹੀ ਕਰਵਾਉਣੀ ਪੈਂਦੀ ਬਾਅਦ ਵਿੱਚ। ਹਮ ਹਮ ਹਮ ਹਮ ਉਹ ਕਿਵੇਂ?

ਮਾਨਸੀ ਤੇਰੇ ਵਾਲ ਨਾ shine ਬਹੁਤ ਗਾ ਮਤਲਬ ਤੇਰੇ ਵਾਲ ਨਾ shine ਬਹੁਤ ਕਰਦੇ ਆ, ਕੀ ਲਗਾਉਂਦੀ ਹੁੰਦੀ ਹੈ ਇਹਨੂੰ ਤੇ ਮੈਨੂੰ ਵੀ ਦੱਸ ਤਾਂ। ਠੀਕ ਹੈ ਉਹ ਉਹਦੇ ਨਾਲ ਕੀ ਹੁੰਦਾ ਹੈ ਹਾਂ ਯਾਰ ਮੇਰੀ sister ਦੇ ਵੀ ਬਹੁਤ ਨਾ dandruff ਵਗ਼ੈਰਾ ਵਾਲਾਂ 'ਚ। ਹਮ

ਅੱਛਾ ਠੀਕ ਹੈ ਨਿੰਮ ਦਾ ਪ੍ਰਯੋਗ ਵੀ ਕਰਨਾ ਚਾਹੀਦਾ ਉਹਦੇ ਉਹਦੇ ਲਈ ਹਮ ਹਮ ਹਮ ਹਮ ਹਾਂ ਉਹ ਤਾਂ ਮੈਂ ਦੇਖਿਆ ਵੈਸੇ ਕਈਆਂ ਦਾ ਨਾ ਬੜੇ oily ਵਾਲ ਹੁੰਦੇ ਤੇ ਕਈਆਂ ਦੇ ਕਿੰਨੇ rough ਹੁੰਦੇ ਆ ਹਨਾ ਕਿ ਜਿੰਨਾ ਮਰਜ਼ੀ oil ਲਗਾ ਲੈਣ ਉਹ ਕਹਿੰਦੇ ਨੇ ਕਿ ਫਿਰ ਮੇਰੇ ਵਾਲ ਜਿਹੜੇ ਆ ਨਾ ਏਦਾਂ ਹੀ ਰਹਿੰਦੇ ਆ, ਤੇ ਕਈ ਜਿਹੜੇ ਕਹਿੰਦੇ ਨੇ ਕਿ ਮੈਨੂੰ ਤੇ oil oil ਲਾਉਣ ਦੀ ਜ਼ਰੂਰਤ ਹੀ ਨੀ ਪੈਂਦੀ ਮੇਰੇ already ਏਦਾਂ ਦੇ ਨੇ ਹਮ

ਹਮ ਹਮ ਮਾਨਸੀ ਤੂੰ oiled ਸੈਂਪੂ ਹਮ ਹਮ

ਹਾਂ ਯਾਰ ਮੈਂ ਵੀ ਸੁਣਿਆ ਹੋਇਆ ਕਿ ਜਿੱਦਾਂ ਨਾ ਮਤਲਬ ਕਿ ਨਾ ਸਾਡੇ ਨਾ ਇਹ ਵਾਲਾ ਲਈ ਵੀ ਜਿੱਦਾਂ ਵਾਲਾਂ ਲਈ ਜਿਹੜਾ ਪ੍ਰੋਟੀਨ ਹੈਗਾ ਹੈ ਉਹ ਬਹੁਤ ਜ਼ਰੂਰੀ ਹੈ ਹਨਾ ਜਿੱਦਾਂ ਹੁਣ, ਮੇਰੀ sister ਦੇ ਵਾਲ ਕਿੰਨੇ ਚਿੱਟੇ ਹੋ ਗਿਆ ਨਾ ਤੇ ਉਹਨੂੰ doctor ਕਹਿੰਦੇ ਨੇ ਕਹਿੰਦੇ ਕਿ ਨਾ diet ਚੰਗੀ ਲਿਆ ਕਰੋ ਤੇ ਕਹਿੰਦੇ ਖਾਇਆ ਪੀਆ ਚੰਗੀ ਕਰਿਆ ਕਰੋ, ਤੇ ਇੱਕ ਤੈਨੂੰ ਪਤਾ ਉਹ ਸਾਡੀ ਨਾਲ ਵਾਲੀ ਗਲ਼ੀ ਦੀ ਇੱਕ ਕਾਮਨੀ ਕਾਮਨੀ ਕੁੜੀ ਹੈਗਾ ਹੈ ਹਨਾ ਉਹਦੇ ਮਾਨਸੀ ਵਾਲ ਕਿੱਡੇ ਲੰਬੇ ਨੇ ਹਾਂ ਤੇ ਕਹਿੰਦੇ ਕਈਆਂ ਦੀ body ਦੀ diet ਜਿਹੜੀ ਹੈ ਹਨਾ ਵਾਲਾਂ ਨੂੰ ਜਿਹੜੀ ਹੈ ਅਹ sorry ਵਾਲਾਂ ਨੂੰ ਲੱਗਦੀ ਹੈਗੀ ਹੈ ਹਨਾ ਮੈਂ ਦੇਖਿਆ ਕਈਆਂ ਦੇ ਕਿੰਨੇ ਲੰਬੇ ਵਾਲ ਹੁੰਦੇ।